ਬੀ ਇੱਥੇ sanitize ਹਰ ਇੱਕ ਚੀਜ ਆਪਣੇ ਅਗਲਾ use ਕਰਦਾ ਸੀਗਾ

ਠੀਕ ਏ ਨਾ ਤੇ ਖ਼ਰਚਾ ਕੀ ਵੀ ਘਟਿਆ ਕੇ ਵਧੇ ਨੇ double triple ਹੋ ਗਏ ਲੋਕਾ ਨੂੰ ਬਾਆਦ ਚ ਫ਼ਿਰ ਸਮਝ ਆਇਆ ਕੀ ਖ਼ਰਚਾ ਤਾਂ ਇੰਨਾ ਕ਼ਰ ਲਿਆ ਸਾਡੇ ਕੋਲ ਆਣ ਆਲਾ source ਤਾਂ ਹੈਈ ਨਹੀਂ ਸੀ ਕੋਈ ਨਹੀਂ ਅਸੀਂ income ਕਿੱਥੋ ਲੈ ਕੇ ਆਂਦੇ ਆਪਾਂ

ਕੀ ਆਪਣਾ ਜਿਹੜੇ ਸਮਝਦਾਰ ਜਿਹਨਾ ਨੂੰ ਸਮਝ ਆਇਆ

ਲੋਕਾ ਦੀ ਬਹੁਤ ਆ ਚੁੱਕੀ ਏ ਕੀ ਹੱਥ ਧੋਣੇ ਹੀ ਧੋਣੇ ਏ

ਬੱਚਿਆ ਨੂੰ ਮਿਲਣ ਤੋਂ ਪਹਿਲਾਂ ਘਰ ਅੰਦਰ ਵੜਨ ਤੋਂ ਪਹਿਲਾਂ hand wash ਕਰੋ ਆਰਾਮ ਨਾਲ face wash ਕਰੋ hand wash ਕਰੋ

ਬਿਲਕੁਲ ਕੱਡੇ ਨੇ ਜੇ ladies ਆਪਣਾ ਥੋੜਾ ਜਾ ਹੱਥ ਘੁੱਟ ਕੇ ਚਲਦੀਆਂ ਨੇ ਤਾਂ ਉਹ time ਤੇ ਔਖੇ time ਦੇ ਵਿੱਚ ਉਹਨਾ ਨੇ ਆਪਣੇ ਘਰਦਿਆ ਦੀ help ਈ ਕੀਤੀ ਏ

ਅਹ ਜਨਾਨੀਆ ਕਰਦੀਆਂ ਕਿਆ ਕੁੱਝ ਵੀ ਉਸ time ਤਾਂ ਬਹੁਤ ਜਨਾਨੀਆ ਨੇ ਵੀ help ਕਰੀ ਏ

ਦਿਨੇ ਆ ਬਚਾ ਕੇ ਤਾਂਹੀ ਉਸ time ਤੇ

ਨੇ ਬਹੁਤ ਜਿਆਦਾ ਕੰਮ ਕਰਕੇ ਘਰ ਤੋ ਘਰ ਕਰਕੇ ਤਾਂ ਚਲਾਇਆ ਕੰਮ

ਘਰੇ ਲੋਕੀ ਆਪਣਾ ਕੰਮ ਕਰਦੇ ਸੀ ਉਹ ਚਾਹੇ ਰਾਤ ਬਰਾਤੇ ਲਿਆਉਣਾ ਕੰਮ ਕਰਨਾ ਹਨਾ ਦੇਖੋ ਦੁਕਾਨਾ ਵੀ ਖੁਲੀਆਂ ਨੇ ਘੰਟੇ ਘੰਟੇ ਲਈ ਵੀ ਖੁਲੀਆਂ ਨੇ ਜਾਂ ਜਿਵੇਂ ਮਰਜੀ ਅਗਲੇ ਨੇ ਦੁਕਾਨਾ ਦੇਖੋ ਬਾਕੀਆਂ ਦੀ ਤਾਂ ਚਾਂਦੀ ਸੀ ਦੁਕਾਨਾ ਵਾਲਿਆ ਦੀ ਵੀ ਸੀਗੀ ਹੋਰ ਠੀਕ ਏ ਜਿਹਨਾ ਨੇ ਚਲਾਉਣਾ ਸੀ ਜਿਹਨਾ ਦਾ ਸੋਦਾ

medical store corona store ਦੁੱਧ ਵਾਲੇ ਡਾਇਰੀਆਂ ਵਾਲੇ ਇਹ ਸਭ ਖੁਲੇ ਸੀ

school ਬੱਚਿਆਂ ਦੀ study ਖਰਾਬ ਗਈ ਜਿਹੜਾ base ਉਹਨਾ ਨੂੰ school ਦੇ ਵਿੱਚ nursery ਵਾਲਿਆ ਨੇ ਮਿਲਣਾ ਚਾਹੀਦਾ ਸੀ pre nursery nursery

ਕੀ ਇੱਕ mother ਦੇ ਸਕਦੀ ਏ ਜੇ ਤਾਂ ਦੇਖੋ professional ਏ ਉਹਦੀ mother ਤਦ ਜਰੂਰ ਦਏਗੀ

ਨਹੀਂ ਦੇ ਵੀ ਦੇਗੀ ਚਲੋ ਠੀਕ ਏ ਪਰ ਜੋ ਬੱਚੇ ਨੇ ਸਾਰੇ ਕਲਾਸ ਚ ਬੈਠ ਕੇ ਸਿੱਖਣਾ ਉਹ ਉਹਨੂੰ ਜਿੰਨਾ ਜਿਆਦਾ ਜਲਦੀ ਯਾਦ ਹੋਊਗਾ

ਉਹ ਹਲੇ ਤੱਕ ਨੀ ਬੱਚਿਆਂ ਦਾ ਉੰਨੇ ਤੱਕ eye level ਕਿਉਂਕਿ ਉਹ ਜਿਹੜਾ ਦੋ ਸਾਲ ਦਾ ਬੱਚਾ ਜਾਂ ਕਰੋਨਾ ਕਰ ਕੇ difference ਆ ਗਿਆ ਹਲੇ ਤੱਕ ਪੂਰਾ ਈ ਨੀ ਹੋ ਰਿਹਾ ਨਹੀਂ ਹੋ ਰਿਹਾ ਜੀ ਬੱਚਾ ਬਹੁਤ down ਜਾ ਰਿਹਾ ਬਹੁਤ down ਜਾ ਰਿਹਾ ਕਰੋਨਾ ਨੇ ਖੈਰ ਨੁਕਸਾਨ ਤਾਂ ਬਹੁਤ ਕੀਤੇ ਨੇ ਅੱਛਾ ਕਈਆਂ ਦੇ ਘਰ ਪਰਿਵਾਰ ਖਰਾਬ ਹੋ ਗਏ ਵੀਚਾਰੇ

ਬਹੁਤ ਜਿਆਦਾ ਬੁਰਾ ਹਾਲ ਹੋਇਆ ਸਾਡੇ relatives ਸੀਗੇ relatives ਵੀ ਕਹਿ ਲੋ ਚਲੋ ਮੇਰੇ husband ਦੇ friend ਸੀਗੇ ਬਹੁਤ ਜਿਆਦਾ ਪਿਆਰ ਸੀ ਵੀਰ ਜੀ ਨਾਲ ਬਹੁਤ ਜਿਆਦਾ nice ਬੰਦੇ ਸੀਗੇ ਉਹ ਵੀਚਾਰੇ ਕੀ ਇੱਕ ਪਤਾ ਨੀ ਇਹ ਤਾਂ ਰੱਬ ਜਾਣਦਾ ਕੀ ਉਹਨਾ ਨੂੰ ਸਚੀ ਕਰੋਨਾ ਹੋਇਆ ਸੀ ਕੇ ਉਹਨਾ ਨੂੰ fever ਤੇ ਉਹਨਾ ਦੀ ਪਤਾ ਨੀ care ਨੀ ਹੋਈ ਕੀ ਹੋਇਆ ਰੱਬ ਜਾਣਦਾ

ਤੇ ਦੇਖੋ ਹਨਾ suddenly ਉਹਦੀ death ਹੋ ਗਈ ਜਾਂ ਤਾਂ ਉਸ ਚ ਡਰ ਕੋਈ ਚੀਜ ਦਾ ਡਰ ਡਰ ਨੇ ਸਭ ਤੋਂ ਜਿਆਦਾ ਲੋਕਾਂ ਨੂੰ ਕਰੋਨਾ ਕਰਿਆ ਅੱਧੇ ਲੋਕ ਡਰ ਨਾਲ ਮਰੇ ਨੇ

ਬੀ ਸਾਨੂੰ ਕੀਤੇ ਕਰੋਨਾ ਤਾਂ ਨਹੀਂ ਹੋ ਗਿਆ ਉਹ

ਸਹੀ ਏ ਬੀ ਕੀਤੇ ਸਾਨੂੰ ਕਰੋਨਾ ਤਾਂ ਨਹੀਂ ਉਹ ਬੀਚਾਰੇ ਆਪਣੇ ਪੈਰਾ ਘਰਦਿਆ ਨੂੰ ਨਹੀਂ ਦੱਸ ਸਕਦੇ ਸੀਗੇ ਜਦ ਕੀ ਇਹ ਲਕੋਣੇ ਵਾਲੀ ਗੱਲ ਹੈ ਈ ਨਹੀਂ ਸਗੋ ਤੁਸੀਂ ਪੂਰਾ precaution ਲੈਣ ਤੇ ਬੰਦਾ ਠੀਕ ਹੋ ਸਕਦਾ ਸੀ ਇਸ ਚ positivity ਚਾਹੀਦੀ ਏ ਉਸ ਚ ਲੋਕਾ ਨੇ ਡਰ ਡਰ ਦੇ ਨਾਲ ਏ ਕਿਉਂਕਿ ਦੇਖੋ ਮੇਰੀ ਗੱਲ ਸੁਣੋ ਹਰ ਕੋਈ ਤੁਸੀਂ ਮੈਂ ਕੋਈ ਵੀ ਸੀ ਹਰ ਕੋਈ news channel ਸਭ ਤੋਂ ਪਹਿਲਾਂ ਸਵੇਰੇ news channel ਲੱਗਦਾ ਸੀ

ਇਹੀ ਚਲਦਾ ਸੀ ਬੱਸ ਜਿੰਨੀਆ ਮੋਤਾਂ ਹੋਗੀਆਂ ਉੱਥੇ ਨਾ ਹੋਗੇ ਨਾ ਉੱਥੇ ਇਹੀ ਡਰ

ਨੀ ਦੂਸਰੀ ਗੱਲ ਅਸਲ ਚ ਪਤਾ ਕੀ ਗੱਲ ਆ ਦਿਮਾਗ ਆਪਾਂ main ਗੱਲ ਏ ਦਿਮਾਗ game ਸਾਰੀ ਆਪਣੇ ਦਿਮਾਗ ਦੀ ਏ ਜੇ ਆਪਾਂ ਦਿਮਾਗ ਦੇ ਵਿੱਚ ਬਿਠਾ ਲਿਆ ਤਾਂ ਆਪਾਂ ਨੂੰ ਉਹੀ ਦਿਮਾਗ ਚ ਘੂਮੀ ਜਾਣਾ ਠੀਕ ਏ ਨਾ ਹਾਂਜੀ ਹਾਂਜੀ ਕੋਈ ਵੀ

ਹਾਂ ਹਾਂ ਉਹੀ ਤਾਂ ਹੈ ਨਾ ਜੇ ਦਿਮਾਗ ਚ ਬਿਠਾ ਲਈ ਗੱਲ ਹਾਏ ਮੈਨੂੰ ਕਰੋਨਾ ਹੋ ਸਕਦਾ ਉਹ ਦਿਮਾਗ ਚ ਘੁੰਮੀ ਜਾਣੇ ਘੁੰਮੀ ਜਾਣੇ ਘੁੰਮੀ ਜਾਣੇ ਘੁੰਮੀ ਜਾਣੇ depression

ਬੁਖਾਰ ਏ ਲੈ ਲਈ ਆਪਣੇ ਘਰ ਆਪਾਂ ਨੂੰ ਆਪਣੇ ਘਰ ਚ ਹੀ ਬਹੁਤ ਸਭ ਨੂੰ ਕਿਸੀ ਨੂੰ ਕੋਈ ਬਿਮਾਰੀ ਜੇ ਉਹ ਬੰਦਾ ਆਪਣੇ ਦਿਲ ਤੇ ਲੈ ਲਵੇ ਬੱਸ ਉਹ ਗਿਆ ਸਮਝੋ

ਇਹ ਤਾਂ positivity ਚਾਹੀਦੀ ਏ or ਆਪਾਂ ਤਾਂ ਇਹ ਕਹਿਨੇ ਆ ਬਿਮਾਰੀ ਨਾਲ ਲੜਣ ਲਈ ਸੋਚੋ ਬਿਮਾਰੀ ਨੂੰ ਨਾ ਆਪਣੇ ਤੇ ਹਾਵੀ ਹੋਣ ਦੋ ਆਪਾਂ ਬਿਮਾਰੀ ਤੇ ਹਾਵੀ ਹੋਵੋ ਆਪਣਾ diet plan ਖਾਣਾ ਪੀਣਾ ਵਧੀਆ ਖਾਉ healthy food ਲੋ

ਘਰਦਿਆ ਦਾ ਜਿਹੜਾ ਇੱਕ ਦੂਸਰੇ ਨਾਲ ਪਿਆਰ ਏ ਉਹ ਬੰਦੇ ਨੂੰ ਜਮਾਂ ਇੱਕਲਾ ਨਾ feel ਹੋਣ ਦੋ ਉਹਦੇ ਨਾਲ ਉੱਦਾ ਹੀ behave ਕਰੋ ਕੀ ਆਪਣਾ ਬੰਦਾ ਉਹ ਦੁੱਖ ਭੁੱਲੂਗਾ ਉਹ ਆਪੇ ਹੋਲੀ ਹੋਲੀ ਕਰਦਾ ਜੋ ਆਪ

ਕਹਿੰਦੇ ਏ ਵੀ ਸਭ ਨੂੰ ਹੋ ਕੇ ਗਿਆ ਇੱਕ ਵਾਰ ਕਰੋਨਾ ਤਾਂ

ਕੀ ਬੁਖਾਰ ਨੀ ਹੋਇਆ ਆਪਾਂ ਨੂੰ ਜਾਂ ਆਪਾਂ cold ਨੀ ਹੋਇਆ ਖਾਂਸੀ ਨੀ ਹੋਈ ਠੀਕ ਏ ਨਾ ing ਨੀ ਹੋਈ ਏ ਕੀ ਨੀ ਹੋਇਆ ਦੱਸੋ

ਫੇਰ ਲੋਕਾ ਨੂੰ ਹੋਲੀ ਹੋਲੀ ਡਰ ਫੇਰ ਕੱਡਣਾ start ਕਰਿਆ ਹਾਂ ਬੀ ਅਸੀਂ ਇਹ ਬੀਮਾਰੀ ਨਾਲ ਲੜਨਾ ਪਹਿਲਾਂ ਹੀ ਆਪਣਾ ਗਰਮ ਪਾਣੀ ਲੋ ਪਹਿਲਾਂ ਹੀ ਆਪਣਾ ਦਵਾਈਆਂ ਸ਼ੁਰੂ ਕ਼ਰ ਲੈਨੇ ਆ ਆਪਾਂ ਬਹੁਤ ਆਪਣੇ ਸਿਰਫ ਆਪਣੇ game ਹੈਗੀ ਦਿਮਾਗ ਦੀ ਉੱਥੇ ਬਿਠਾਉਣ ਦੀ ਜੇ ਆਪਾਂ ਬਿਠਾ ਲਿਆ ਤਾਂ ਆਪਾਂ ਠੀਕ ਏ ਬੀਮਾਰ ਹੋਜਾਗੇ ਕੋਈ ਉਹ ਨਹੀਂ ਏ ਜੇ ਆਪਾਂ ਦਿਮਾਗ ਚ ਇਹ ਰੱਖਿਆ ਕੀ ਨਹੀਂ ਯਾਰ ਮੈਂ ਤਾਂ

ਲੋਕਾਂ ਨੂੰ ਡਰਾਣ ਵਾਲਾ ਕੰਮ ਸਰਕਾਰਾਂ ਦਾ ਆਪ ਵਿੱਚ ਮੇਲ ਏ ਸਰ ਹੁਣ ਜਿਹੜੇ test free ਹੁੰਦੇ ਸੀ ਪੈਸਿਆ ਨਾਲ ਹੋਣ ਲੱਗ ਗਏ ਸੀ ਸਰਕਾਰ ਤਾਂ ਦੇਖੋ

ਹੁਣ ਆਹ ਰਿਪੋਰਟਾਂ ਲੈਲੋ ਤੁਸੀਂ ਲੋਕਾਂ ਨੇ ਰਿਪੋਰਟਾਂ ਨੇ ਚਾਹੇ ਆਪਾਂ ਨੂੰ ਨੀ ਪਤਾ ਰੱਬ ਜਾਣਦਾ ਇਹ ਤਾਂ positive ਹੁੰਦੀਆਂ ਸੀ ਕੇ ਕਿਵੇਂ ਹੁੰਦੀਆਂ ਸੀ ਅਗਲੇ ਨੇ ਜੇ ਝੂਠੀ positive ਤਾਂ ਉਹਨਾ ਨੇ ਪੈਸੇ ਲੈਲਾ ਤੂੰ ਮੇਰੀ negative ਕੱਡ ਦੇ

ਡਰਦੇ ਸੀ ਇਸ ਗੱਲ ਤੋਂ ਕਿਉਂਕਿ ਜਿਹੜਾ ਕਹਿੰਦੇ ਨੀ ਸੀ ਜਿਹਨੂੰ ਹੋ ਗਿਆ ਉਹਦੇ ਘਰ ਦੇ ਬਾਹਰ ਲਗਾ ਦਿੱਤਾ ਜਾਂਦਾ ਸੀ ਜਿਵੇਂ ਇੱਥੇ ਆ ਬੇਸਤੀ ਨਾ ਹੋ ਜਾਵੇ ਸਭ ਤੋਂ ਬੜੀ ਗੱਲ ਸੋਚਦਾ ਸੀ ਇਸ ਚ

ਅਗਲੇ ਨੂੰ ਇਹ ਹੁੰਦਾ ਸੀ ਸਾਡੀ ਬੇਸਤੀ ਹੋਜੂ ਇਸ ਚ ਬੇਸਤੀ ਵਾਲੀ ਗੱਲ ਈ ਨਹੀਂ ਸੀ ਸਗੋਂ ਜੇ ਤੁਹਾਡਾ ਜੇ ਮੰਨਲੋ ਹੋਇਆ ਤੁਹਾਡੀ care ਕਰੁ ਅਗਲਾ

ਹਾਂ ਆਪਾਂ ਕਿਉਂ ਕਿਸੇ ਨੂੰ ਬਿਮਾਰੀ ਹੋਰ ਲਾਉਣੀ ਏ ਬਹੁਤ ਨੁਕਸਾਨ ਕੀਤੇ ਨੇ ਕੀ ਕਰੋਨਾ ਨੇ ਨੁਕਸਾਨ ਬਹੁਤ ਜਿਆਦਾ ਕੀਤੇ ਨੇ ਲੋਕਾ ਦੀ

ਬੱਸ ਰਹਿਣ ਦਾ ਮਤਲਬ ਦੇਖ ਲੋ ਜੇ ਦਵਾਈਆਂ ਵੀ ਮਿਲਣ ਲੱਗ ਗਿਆ ਸੀ ਉਹਨਾ ਨੇ ਲੋਕੀ ਨਾ ਜੀ ਚੱਲ ਇੱਕ ਆਇਆ ਦੂਜੇ ਨੂੰ ਵੀ ਘਰ ਹੋਰ ਦਵਾਈਆਂ ਆ ਜਾਣਗੀ sanitizer free ਆ ਜਾਣਗੇ mask ਆ ਜਾਣਗੇ ਵੀ ਦੱਸੋ

ਹਾਂ ਨਹੀ ਨਹੀਂ ਨਹੀਂ ਜੀ ਇੱਥੇ ਆਪਣੇ corruption ਬਹੁਤ ਜਿਆਦੇ ਏ India ਚ ਤਾਂ ਸਭ ਤੋਂ ਜਿਆਦਾ ਹੀ ਏ ਬਹੁਤ ਜਿਆਦਾ corruption ਏ ਕਿਉਂ ਇੱਥੇ ਨਾ ਆਪਣੇ ਪੈਸਾ ਕਮਾਉਨੇ ਏ ਅਗਲਾ ਬਹੁਤ ਕੁੱਝ ਕ਼ਰ ਜਾਂਦਾ ਸਰਕਾਰ ਈ ਬਹੁਤ ਕੁੱਝ ਕਰ ਜਾਂਦੀ ਏ ਅਗਲੇ ਜਿਹੜੇ ਇਹਨਾ ਦੇ ਅੱਗੇ ਮੁਲਾਜਮ ਰੱਖੇ ਹੋਏ ਨੇ ਬਹੁਤ ਕੁੱਝ

ਹੋਊਗਾ ਉਹ ਬਾਕੀ ਜਿਹੜੇ ਗਲਤ ਏ ਉਹਨਾ ਲਈ ਵੀ ਔਖਾ ਹਾਂ ਉਹ ਵਿਚਾਰੇ ਜਿਹੜੇ ਸਹੀ ਹੁੰਦੇ ਏ ਉਹ ਬੋਲ ਈ ਨਹੀਂ ਸਕਦਾ ਬੰਦਾ ਉਹ ਉਈਂ ਮਾਰ ਜਾਂਦਾ

ਉਹ ਵਿਚਾਰਾ ਉਈਂ ਨੀ ਕੁੱਝ ਕਹਿ ਸਕਦਾ ਉਹਨੂੰ ਉਈਂ ਦਬਾ ਲੀਤਾ ਜਾਂਦਾ ਉਹੀ ਏ ਵੀ ਚਾਹੇ ਆਪਾਂ ਚ hospitalization time ਲੈ ਲਈ ਉਸ time ਤਾਂ ਲੈ ਲਈ ਕਿਤੇ ਵੀ ਉਸ field ਚ ਲੈਲੀਏ ਹਰ ਕਿਤੇ ਈ ਉਹ ਹੋਇਆ ਨੁਕਸਾਨ ਹੋਇਆ ਬਹੁਤ ਵੱਡਾ ਨੁਕਸਾਨ ਏ ਇਹ

ਨੂੰ ਯਾਦ ਰਹੂਗਾ ਵੀ ਇੱਕ ਕਰੋਨਾ ਆਇਆ ਸੀ ਜਿਹਨੇ

ਇਹ ਸਾਲ ਕਿਸੇ ਨੂੰ ਵੀ ਭੁੱਲਨ ਵਾਲਾ ਨਹੀਂ ਏ ਕਿਉਂਕਿ ਨਿਆਣਿਆਂ ਨੂੰ ਹੁਣ ਸਿਆਣੇ ਕੀ ਕਹਿਣਗੇ ਕੀ ਕਦੇ ਕੋਈ ਗੱਲ ਹੋਈ ਕਰੋਨਾ ਹੋਜੂ ਛੁੱਟੀ ਹੋ ਛੁੱਟੀਆਂ ਹੋ ਜਾਣ ਉਹਨਾ ਨੂੰ ਇਹ ਤਾਂ ਪਤਾ ਨੀ ਵੀ ਹੋਇਆ ਕੀ ਕੀ ਕਿੱਦਾਂ ਨਹੀਂ ਬੱਸ ਛੁੱਟੀਆਂ

ਹਾਂਜੀ ਹਾਂ ਕਰੋਨਾ ਆ ਗਿਆ ਕਰੋਨਾ ਆ ਗਿਆ ਕਰੋਨਾ ਆਗਿਆ

mask

ਮਰਜੀ safe ਰੱਖਿਆ ਬੰਦਿਆਂ ਨੇ ਆਪਣੇ ਆਪ ਨੂੰ ਕਰਿਆ ਫ਼ਿਰ ਹੋਲੀ ਹੋਲੀ ਪਤਾ ਲੱਗ ਗਿਆ ਵੀ ਅਗਲਾ ਕੋਈ ਕਹਿੰਦਾ ਵੀ ਨਾ ਜੀ ਇੱਦਾਂ ਨੀ ਇੱਦਾਂ ਏ ਲੋਕੀ ਫੇਰ ਹੋਰ ਹੋ ਗਏ ਦੱਸ

ਨੇ ਨਾ safe ਬਹੁਤ ਵਰਤਿਆ ਵੀ ਏ precaution ਪੂਰੇ ਲਏ ਏ precaution ਲਏ ਨੇ ਕਈ countries ਤਾਂਹੀ ਸਹੀ ਰਹੀਆਂ ਨੇ ਉਹਨਾ ਦੇ ਵਿੱਚ ਨਿਕਲੇ ਵੀ ਨੀ ਹੈਗੇ ਕਰੋਨਾ patients ਜਿੰਨੇ ਆਪਣੇ India ਆਪਣੇ India ਦੇ ਵਿੱਚ ਪਤਾ ਕੀ ਏ ਭੇਡ ਚਾਲ ਈ ਏ

ਇੱਕ ਆ ਜਿਹੜੇ news channel ਵਾਲੇ ਆ ਨਾ ਇਹਨਾ ਨੇ ਬਹੁਤ ਗਾਹ ਪਾਇਆ ਉਹ ਅਹ ਉਹ ਬੇ ਫਾਲਤੂ ਅੱਧਾ ਝੂਠ ਅੱਧ ਤੋਂ ਵੱਧ ਝੂਠ ਬੋਲਦੇ ਸੀ ਉਹ ਹੱਦ ਤੋਂ ਵੱਧ news channel ਤੇ ਤਾਂ ਐਂ ਭਰਿਆ ਪਿਆ ਹੁੰਦਾ ਸੀ ਹਰ ਕੋਈ news ਤੇ ਹੀ ਬੱਸ ਅੱਜ ਉੱਥੇ ਇੰਨੇ ਹੋ ਗਏ ਅੱਜ ਇੱਥੋ ਉੱਥੇ ਇੰਨੇ ਹੋ ਗਏ ਅੱਜ ਉੱਥੇ ਇੰਨੇ ਹੋ ਗਏ ਚਲੋ ਜੀ ਇਹ ਦਿਖਾਂਦੇ ਵੀ ਏ ਵੀ blast ਹੋ ਗਏ ਪਤਾ ਨੀ ਕਾਦਾ blast ਹੋ ਗਿਆ

ਕਰੋਨਾ ਤਾਂ ਬੱਸ ਇੱਕ

ਬਿਲਕੁਲ ਬਿਲਕੁਲ ਡਰਾਉਣੇ ਵਾਲਾ ਸੀ ਸਾਲ ਉਹ ਹਾਲੇ ਤੱਕ ਵੀ ਲੋਕੀ ਕਈ business ਲਾਲੋ ਕਈ ਇਹ ਜਿਹੇ ਹਲੇ ਤੱਕ ਨੀ ਖੜੇ ਹੋ ਸਕੇ ਵੀ ਹਾਂ ਉਹ loss ਹਲੇ ਤੱਕ ਨੀ ਪੂਰਾ ਹੋਇਆ ਆਉਣ ਵਾਲੇ time ਚ ਤਾਂ ਪਤਾ ਨੀ ਕਦੋ ਹੋਊਗਾ ਪੂਰਾ